ਉਹੀ ਗੱਲ ਹੈ ਉਹੀ ਸੋਚਣ ਡਿਆ ਸੀ

ਬਸ ਮੈਂ ਹੁਣੇ ਹੁਣੇ ਧਿਆਨ ਦਿੱਤਾ ਹੋਇਆ ਆਪਣੇ ਹੁਣ ਨਵੇਂ courses ਵੱਲ ਉਹਨਾਂ ਨੂੰ complete ਕਰਾਂਗਾ, ਉਹ ਵਾਲੇ certificates ਦੇ ਹਿਸਾਬ ਨਾਲ ਫਿਰ ਦੇਖਦਾ ਹਾਂ ਅੱਗੇ ਕਿੱਥੇ ਕੀ ਹੁੰਦਾ ਹੈ ਕੋਈ ਅੰਤ ਨਹੀਂ ਹੈ ਜਿੰਨਾ ਪੜ੍ਹ ਲਓ ਓਨਾ ਹੀ ਚੰਗਾ

ਉਹੀ ਗੱਲ ਹੈ ਨਾ ਜਿੰਨਾ ਪੜ੍ਹੋਂਗੇ ਓਨਾ ਹੀ ਤੇ

ਉਹ ਤੇ ਜ਼ਰੂਰ ਹਮ ਜੋ ਤੁਸੀਂ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 ਹਾਂਜੀ ਤੇ ਹਰ ਦਿਨ ਤੁਸੀਂ ਅਗਰ ਇਹ ਚੀਜ਼ਾਂ ਕਰੋਂਗੇ ਨਾ ਤੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਹਾਂ ਹੋ ਰਿਹਾ

ਆਹ ਏਦਾਂ ਆ ਇਹ ਸਭ ਆ ਤੇ ਉਹੀ ਤਾਂ ਫਿਰ ਜਦੋਂ Knowledge ਮਿਲਦੀ ਹੈ ਮੈਂ ਤੇ ਕਿੰਨੀ ਚੀਜ਼ਾਂ ਕੰਮ ਕਰਦੇ ਕਰਦੇ ਸਿੱਖੀਆਂ ਜਿਹਦੀ

ਲੋਕੀ tuition ਲੈ ਕੇ ਸਿੱਖਦੇ ਆ ਮੈਂ ਬਿਨਾਂ tuition ਦੇ ਕੰਮ ਕਰਦੇ ਕਰਦੇ ਸਿੱਖਿਆ ਬਸ ਤੁਹਾਡੇ ਅੰਦਰ ਸਿੱਖਣ ਦੀ ਇੱਛਾ ਹੋਣੀ ਚਾਹੀਦੀ ਹੈ ਬਸ ਉਹੀ ਗੱਲ ਆ ਇੱਛਾ ਹੋਵੇ ਤਾਂ ਹਰ ਚੀਜ਼ ਹੋ ਜਾਂਦੀ ਆ

ਕਿਸੇ ਚੀਜ਼ ਦੀ ਚਾਹ ਹੋਵੇ ਤਾਂ ਆਦਮੀ ਸਭ ਕੁਛ ਕਰ ਲੈਂਦਾ ਸਭ ਕੁਛ ਕਰ ਲੈਂਦਾ ਸਹੀ ਗੱਲ ਹੈ ਮੈਂ ਤੇ ਤੁਹਾਡਾ ਹੁਣੇ ਮਨੇ ਮੇਰੇ under ਇੱਕ batch ਆਇਆ ਸੀ ਹੁਣ ਥੋੜ੍ਹੇ ਦਿਨ ਪਹਿਲੇ ਉਹ batch 'ਚ ਕਿੰਨੇ ਬੰਦੇ ਸੀ ਜਿਹੜੇ ਕੀ ਕੀ courses ਕਰਕੇ ਬੈਠੇ ਹੋਏ ਆ, ਲੇਕਿੰਨ ਉਹਨਾਂ ਨੂੰ ਨਹੀਂ ਮਿਲਦੀ ਤੇ last ਚਲੋ IT sector 'ਚ ਹੀ ਆਉਂਦੇ ਹੈ, 'ਚ

ਹਾਂਜੀ ਮੈਂ ਉਹੀ ਸੋਚਦਾ ਹਾਂ ਕਿ ਮੈਂ ਹਾਲੇ ਪੜ੍ਹਣ ਵਾਸਤੇ ਪੜ੍ਹ ਲਿਆ ਲੇਕਿੰਨ ਤੁਸੀਂ ਸੋਚਿਆ ਹੀ ਨੀ ਕਿ ਉਹ ਪੜ੍ਹਾਈ ਦਾ ਤੁਹਾਨੂੰ ਕੀ value ਮਿਲੇਗਾ ਪਹਿਲੇ ਜਦੋਂ ਹਾਲੇ ਤਾਂ ਮੈਂ education ਸੀਗਾ ਉਦੋਂ Class twelve ਦੇ ਬਾਅਦ ਹਰ ਕੋਈ ਦੇਖਣ ਡਿਆ hotel management ਕਰਨ ਡਿਆ ਤੇ ਉਦੋਂ ਸਮਝ ਨੀ hotel management ਕੀ hotel management 'ਚ ਇਹ ਜਿਹਾ ਕੀ ਆ, ਤੇ ਕਹਿੰਦੇ hotel management ਤਾਂ ਬੰਦੇ smart ਬਣਦੇ ਇਹ ਹੁੰਦੇ ਉਹ ਹੁੰਦੇ ਲੇਕਿੰਨ ultimately

ਉਹਦੇ 'ਚ future ਹੀ ਨੀ ਅਗਰ ਤੁਸੀਂ ਇੰਡੀਆ ਤੋਂ ਬਾਹਰ ਹੀ ਨੀ ਗਏ ਅਗਰ ਤੁਸੀਂ abroad ਹੀ ਨੀ ਗਏ ਤੇ ਪਰ ਤੁਹਾਡਾ ਉਹਦੇ 'ਚ future ਹੀ ਨੀ ਹੈ ਤੇ ਉਹੀ

ਆਪਣੇ ਤਿੰਨ ਤਿੰਨ ਸਾਲ ਚਾਰ ਚਾਰ ਸਾਲ ਤਾਂ ਬਿਤਾਏ ਆ ਉਹਦੇ 'ਚ ਤੇ ਓਹੀ ਚੀਜ ਅਗਰ ਦੂਜੀ ਜਗਾਹ ਤੇ ਲਗਾਏ ਹੁੰਦੇ ਤੇ ਹੋਰ ਅੱਗੇ ਜਾਂਦੇ ਉਸ ਸਮੇਂ IT ਦੇ ਬਾਰੇ ਕਿਸੇ ਨੇ ਸੋਚਿਆ ਹੀ ਨੀ ਸੀ ਉਦੋਂ engineering ਮੈਂ ਬਹੁਤ ਵੱਡੀ ਗੱਲ ਆ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 ਤੇ ਅੱਜ ਦੇ date 'ਚ ਉਹੀ engineer ਦੀ ਕੋਈ value ਨੀ ਹੈ, ਕਿਉਂਕਿ ਉਹਦੇ ਤੋਂ ਵੀ ਅੱਗੇ ਚਲੇ ਗਈ ਹੈ technology ਹਾਂ ਹਾਂ ਉਹ ਤੇ ਹੈ ਹੀ ਤੇ ਉਹੀ ਚੀਜ਼ ਲੈ ਕੇ ਉਹ ਆਪਣਾ ਆਰਾਮ ਨਾਲ ਕੰਮ ਕਰਦੇ ਆ ਪੜ੍ਹਾਈ ਕਰਦੇ ਆ ਸਭ ਕੁਛ ਆਪਣਾ

ਕੱਢ ਲੈਂਦੇ ਆ ਮੈਂ ਉਹੀ ਦੇਖਣ ਡਿਆ ਖਾਲੀ ਕਿ ਕਿੱਥੇ ਚਲੇ ਗਈ ਬੱਚੇ ਥੋੜ੍ਹਾ ਜਿਹਾ ਪੜ੍ਹ ਲੈਣ ਨਾ ਤੇ ਫਿਰ ਆਪਣੀ ਪੜ੍ਹਾਈ ਖੁੱਦ ਕਰ ਲੈਂਦੇ ਆ

ਸਹੀ ਗੱਲ ਹੈ ਉਹਨਾਂ ਨੂੰ ਹਾਲੇ ਦਿਸ਼ਾ ਦੇਖਣੀ ਚਾਹੀਦੀ ਬਸ ਕਿ ਹਾਂ ਆਹ ਰਸਤਾ ਹੈਗਾ ਆ ਜਾਣ ਦਾ ਬਾਕੀ ਉਹ ਖੁੱਦ

ਕੁਛ ਦਿਨ ਪਹਿਲੇ ਹੀ news ਚ ਆਇਆ ਸੀ ਕਿ ਸਾਡਾ ਇੱਕ ਬਿਹਾਰ ਦੀ ਕੁੜੀ ਹੈ ਗ਼ਰੀਬ ਘਰ ਦੀ ਕੁੜੀ

ਤੇ ਮਨੇ ਉਹ ਕੁੜੀ

ਉਹਨੇ ਪੜ੍ਹਾਈ ਕੀਤੀ ਉਹਨੂੰ ਇਹ ਜਿਹਾ ਅਹ guidance ਮਿਲਿਆ ਉਹਦੀ ਖੁੱਦ ਦੀ ਇੱਛਾ ਸੀਗੀ

ਹੈ ਜਿਹਦੇ ਮਾਂ ਪਿਓ ਨੇ ਇੰਨਾ ਕੁ ਮਨੇ ਉਹਦੇ ਪਿੱਛੇ time ਬਰਬਾਦ ਕੀਤਾ ਹੋਊਗਾ ਤਾਂ ਉਹਨੇ ਕੁੜੀ ਨੇ ਵੀ ਉਹ ਜਿਹਾ ਹੀ ਆਪਣੇ ਮਾਂ ਪਿਓ ਨੂੰ ਇਹ ਦਿੱਤਾ

ਬਿਲਕੁਲ ਕੁੜੀ ਨੇ ਮਨੇ ਦਿੱਤਾ ਮਤਲਬ ਕਿ ਮਨੇ ਉਹਨਾਂ ਨੇ ਸੋਚਿਆ ਵੀ ਨੀ ਹੋਊਗਾ ਕਿ ਕਦੇ ਕਿਹੋ ਜਿਹਾ result ਆ ਸਕਦਾ ਹੈ ਸਾਡੇ

ਬੱਚੇ ਜਿਹੜੇ ਪੜ੍ਹ ਲਿਖ ਜਾਂਦੇ ਆ ਨਾ ਉਹ ਜ਼ਿੰਦਗੀ ਉਹਨਾਂ ਦੀ ਸਵਰ ਜਾਂਦੀ ਹੈ

ਹੁਣ ਤੇ ਉਹ ਜਿੰਨਾ ਵੀ ਅਹ ਚੱਲਣ ਡਿਆ ਹਰ ਜਗ੍ਹਾ ਮੈਂ ਦੇਖਣ ਡਿਆ ਤੁਸੀਂ ਦੇਖੋ ਨਾ ਅੱਜ ਅੱਜ ਦੀ date 'ਚ ਤੁਸੀਂ ਫੇਸਬੁੱਕ ਵੀ use ਕਰਦੇ ਆ ਤਾਂ ਤੁਹਾਨੂੰ online courses ਦੇ ਵੀ ਇੰਨੇ ਸਾਰੇ ਜ਼ਰੀਏ ਮਿਲਦੇ ਆ ਕਿ ਆਹ data science ਨਾਲੇ online ਕਰ ਲਓ ਆਹ course online ਕਰ ਲਓ ਆਨਲ~ ਅਹ

ਕਰ ਲਓ TMT ਕਰ ਲਓ, ਇਹ ਸਭ ਕਰ ਲਓ ਇਹ ਨਾ ਸਾਰੇ online institute ਖੁੱਲ ਗਏ, ਕਿਉਂਕਿ ਉਹਨਾਂ ਨੂੰ ਵੀ ਸਮਝ 'ਚ ਆ ਗਈ ਕਿ ਹਾਂ ਮਨੇ Country education ਵੱਲ ਜਾਂਦੀ ਹੈ, ਤੇ ਉਹ ਲੋਕ ਆਪਣਾ ਪੈਸਾ ਕਮਾਉਂਦੇ ਆ, ਤੇ ਪੈਸੇ ਦੇ ਪਿੱਛੇ ਕਿਸੇੇ ਨੂੰ knowledge ਤਾਂ ਦਿੰਦੇ ਆ ਸਾਡੇ time

ਸਾਡੇ time 'ਚ ਤਾਂ ਇੰਨੇ institute ਹੀ ਨੀ ਸੀਗੇ ਗਿਣੇ ਚੁੱਣੇ college ਸੀਗੇ, ਉਹੀ colleges 'ਚ ਹੋਇਆ ਤਾਂ ਹੋਇਆ ਨਹੀਂ ਹੋਇਆ ਤਾਂ ਫਿਰ ਦੂਜੇ ਕਿਤੇ ਦੇਖੋ ਹਾਂਜੀ

ਤੇ ਹੁਣ ਇੱਕ ਅਹ ਹੁਣ ਮੈਂ ਆਪਣੀ ਭੈਣ ਦੀ ਗੱਲ

ਜਿੰਨੇ ਬੱਚੇ ਹੁਣ ਸਭ ਇੰਨੇ ਚੰਗੇ ਪੜ੍ਹਣ ਡਿਆ ਕਿ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿ ਹਾਂ ਬੱਚੇ ਕੁੱਝ ਜ਼ਿੰਦਗੀ 'ਚ ਕੁਛ ਕਰ ਲੈਣਗੇ ਜ਼ਰੂਰ ਕਰਨਾ ਵੀ ਚਾਹੀਦਾ ਆ ਬਸ ਤੁਹਾਡੇ ਲੋਕਾਂ ਦਾ ਕੰਮ ਹੈ ਉਹਨਾਂ ਨੂੰ ਅਹ ਹੋਸਲਾ ਦੇਣਾ ਤੇ ਦਿਸ਼ਾ ਦਿਖਾਉਣੀ ਬਸ ਤੁਸੀਂ ਉਹ ਦਿਖਾਉਂਦੇ ਰਹੋ, ਬੱਚੇ ਆਪਣਾ ਕੰਮ ਕਰਦੇ ਰਹਿਣਗੇ time to time

ਬੱਚਿਆਂ ਨੂੰ guidance ਦੇਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਨਾ, ਹੁਣ ਜਿਹੜੇ hostel 'ਚ ਰਹਿ ਜਾਂਦੇ ਆ ਠੀਕ ਆ, ਉਹਨਾਂ ਦੇ ਪਿੱਛੇ ਮਾਂ ਪਿਓ ਦਾ guidance ਨੀ ਰਹਿੰਦਾ, ਲੇਕਿੰਨ ਉਹ hostel 'ਚ ਵੀ ਬੱਚੇ ਪੜ੍ਹ ਕੇ ਨਿਕਲ ਜਾਂਦੇ ਆ ਲੇਕਿੰਨ ਜਿੰਨਾਂ ਨੇ ਪੜ੍ਹਣਾ ਹੁੰਦਾ ਹੈ ਹੁਣ ਜਿੰਨਾਂ ਨੇ ਨਹੀਂ ਪੜ੍ਹਣਾ ਹੁੰਦਾ ਉਹ ਲੋਕ ਫਿਰ ਸ਼ੁਰੂ ਤੋਂ end ਤੱਕ ਇੱਕ ਹੀ ਕੰਮ ਕਰਦੇ ਕਿ hostel

ਤੇ hostel ਵਾਲੇ ਜਿਹੜੇ ਬੱਚੇ ਬਿਨਾਂ ਮਾਂ ਪਿਓ ਦੇ guidance ਦੇ ਪੜ੍ਹ ਕੇ ਨਿਕਲ ਜਾਂਦੇ ਆ ਉਹਨਾਂ ਦਾ ਖੁੱਦ ਦਾ ਕਿੰਨਾ passion ਹੋਊਗਾ ਇਹਦੇ ਉੱਤੇ ਉਹ picture ਵੀ ਬਣੀ ਸੀ ਨਾ three idiot ਉਹ ਬੋਲਿਆ ਸੀ

Number merit ਨਾਲ ਕੁਛ ਨੀ ਹੁੰਦਾ ਤੁਹਾਨੂੰ ਉਹਦੀ knowledge ਹੋਣੀ ਚਾਹੀਦੀ ਹੈ ਤੇ ਉਹ ਬੰਦੇ ਨੂੰ knowledge ਸੀਗੀ, ਉਹਨੇ ਹੋਰ ਕਿਸੇ ਦੇ ਨਾਂ ਤੇ ਪੜ੍ਹਾਈ ਕੀਤੀ certificate ਹੋਰ ਕਿਸੇ ਦੇ ਨਾਂ ਤੇ ਉਹਨੇ ਜੁਗਾੜੇ ਲੇਕਿੰਨ ਦੇਖੋ ਆਪਣਾ time ਜਦੋਂ ਆਇਆ ਤੇ ਉਹ ਨਾਸਾ ਦਾ scientist ਬਣਕੇ ਬੈਠਾ ਹੋਇਆ ਜਿਹਨੂੰ ਨਾਂ ਲੱਭਣ ਦੀ ਸੀ, ਤੇ ਉਹ ਇੰਡੀਆ ਦਾ ਬੰਦਾ ਹੈ ਤੇ ਆਦਮੀ ਨੂੰ ਪਿਕਚਰ ਇੰਨੀ ਇੰਨੀ ਚੰਗੀ picture ਬਣਾਈ ਸੀ ਮਨੇ college ਦੇ ਬੱਚਿਆਂ ਵਾਸਤੇ ਤਾਂ ਬਹੁਤ ਹੀ ਚੰਗੀ ਸੀ picture ਬਹੁਤ ਹੀ ਜ਼ਿਆਦਾ ਚੰਗੀ ਮੈਂ ਤੇ ਖੁੱਦ ਦੇਖੀ ਉਹ picture ਕਿੰਨੀ ਵਾਰ ਮਨੇ ਮੈਨੂੰ ਕੋਈ idea ਨਹੀਂ। ਮਨੇ ਉਹਨੇ ਦਿਖਾਇਆ ਕਿ ਪੜ੍ਹਾਈ ਲਿਖਾਈ ਮਨੇ ਮਸਤੀ ਮਜ਼ਾਕ ਦੇ ਨਾਲ ਵੀ ਪੜ੍ਹਾਈ ਲਿਖਾਈ ਹੋ ਜਾਂਦੀ ਹੈ

ਇਹ ਨੀ ਕਿ ਤੁਹਾਨੂੰ ਸਾਰਾ ਦਿਨ ਕਿਤਾਬ 'ਚ ਹੀ ਪੜ੍ਹਣਾ ਤੁਸੀਂ ਆਪਣੀ life ਨੂੰ ਜੀਓ ਮ~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

ਕਿਤਾਬੀ ਪੜ੍ਹਾਈ ਨਾ ਪੜ੍ਹੋ, ਰੱਟਣ ਵਾਲੀ ਪੜ੍ਹਾਈਆਂ ਨਾ ਪੜ੍ਹੋ, ਪੜ੍ਹਾਈ ਨੂੰ ਸਮਝ ਕੇ ਪੜ੍ਹੋ ਆਪਣੇ ਹਿਸਾਬ ਨਾਲ ਲਿਖੋ

ਬਸ ਤੁਹਾਨੂੰ ਸਮਝ ਆਉਣਾ ਚਾਹੀਦਾ concept ਕਿਹੜੀ ਚੀਜ਼ ਕਿਹੜੀ ਚੀਜ਼ ਨਾਲ

ਸਭ ਕੁਛ ਤੇ concept ਦਾ ਹੀ ਹੁੰਦਾ ਹੈ ਤੇ ਉਹੀ ਚੀਜ਼ ਤੇ ਉਹੀ ਉਹੀ ਚੀਜ਼ ਹੁੰਦੀ ਹੈ ਉਹੀ ਸਭ ਚੀਜ਼ਾਂ ਦੇਖਣ ਵਾਲੀਆਂ ਚੀਜ਼ਾਂ ਹੁੰਦੀਆਂ

ਚਾਹੇ ਹਿੰਦੀ medium 'ਚ ਪੜ੍ਹਣਡੇ ਪਰ ਪੜ੍ਹਣਡੇ ਆ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

ਅੱਜ ਕੱਲ੍ਹ ਹਿੰਦੀ medium english medium ਮਤਲਬ ਕਿ ਕੁਛ ਨੀ ਰਿਹਾ ਸਾਡਾ ਹਿੰਦੀ ਦਾ ਬੱਚਾ ਵੀ english medium ਦੇ ਬੱਚੇ ਤੋਂ ਚੰਗਾ result ਕਰ ਦਊਗਾ ਮਨੇ

ਮਨੇ ਸਾਡੇ ਇੱਥੇ ਸਾਡੇ ਇੱਥੇ ਬੰਗਾਲ 'ਚ ਇਹ ਬਾਕੁੜਾ ਬੋਲ ਕੇ ਜਗ੍ਹਾ ਆ

ਉਹਨਾਂ ਨੂੰ english ਨੀ ਬੋਲਣੀ ਆਉਂਦੀ ਮਨੇ ਲੋਕੀ ਹੱਸਦੇ ਆ ਉਹਨਾਂ ਦੀ english ਸੁਣਕੇ ਲੇਕਿੰਨ ਉਹਨਾਂ ਦਾ concept ਉਹਨਾਂ ਦੀ ਪੜ੍ਹਾਈ ਲਿਖਾਈ ਮਨੇ ਇੰਨਾ knowledge ਉਹਨਾਂ ਦਾ gain ਹੈ ਨਾ ਕਿ ਉਹ ਲੋਕ ਕੋਈ ਵੀ ਕੰਮ ਕਰ ਦਿੰਦੇ ਕਿਤੇ ਵੀ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

ਤੀਹ percent ਬੰਗਾਲੀ ਹੋਣਗੇ ਤੀਹ percent ਸੌ ਬੰਦਾ ਅਗਰ ਕੰਮ ਕਰਦਾ ਉਹਦਾ ਤੀਹ ਬੰਦਾ ਬੰਗਾਲੀ ਹੋਊਗਾ ਕਿਉਂਕਿ

ਪੜ੍ਹੇ ਲਿਖੇ ਬੱਚੇ ਜਿਹੜੇ ਸੋਚਦੇ ਆ ਅਸੀਂ ਬਾਹਰ ਨਿਕਲ ਜਾਵਾਂਗੇ ਤੇ ਸਾਡੀ life

ਨੀ ਆ ਉਹਨਾਂ ਨੂੰ ਉਹਨਾਂ ਨੂੰ ਪਤਾ ਕਿ ਸਾਡੇ ਕੋਲ education ਆ ਸਾਡੇ ਢਿੱਡ 'ਚ ਵਿਦਿਆ ਹੈ ਸਾਨੂੰ ਪਤਾ ਹੈ ਕੀ ਕਰਨਾ ਕਿੱਦਾਂ ਕਰਨਾ ਹੈ, ਤੇ ਉਹ ਲੋਕ ਕਿਤੇ ਵੀ ਜਾ ਕੇ ਆਪਣਾ ਆਪਣੇ ਆਪ ਨੂੰ Accommodate ਕਰ ਲੈਂਦੇ ਆ ਤੇ ਨਾਲ fight ਕਰਕੇ ਲੜਦੇ ਆ, ਹੋਰ ਏਦਾਂ ਨੀ ਕਿ ਉਹ ਲੋਕ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

ਛੱਡਦੇ ਨੀ ਮੈਂ ਦੇਖਿਆ ਨਾ ਆਪਣੇ office 'ਚ ਬਾਪ ਰੇ ਬਾਪ ਉਹ ਬੱਚੇ ਮਨੇ ਮਨੇ ਮੈਂ ਤਾਂ ਦੇਖਿਆ sixty five ਸਾਲ ਦਾ ਇੱਕ aged ਬੰਦਾ ਆ ਉਹ vice president ਹੈ ਸਾਡੀ

ਮਨੇ ਮੈਂ ਉਹਨੂੰ ਥੱਲੇ ਇੱਕ ਦਿਨ ਮਿਲਿਆ ਸੀ ਏਦਾਂ ਹੀ ਤੇ ਗੱਲ ਬਾਤ ਹੋਈ ਮੈਂ ਬੋਲਿਆ ਹਾਂ ਮੈਂ ਵੀ ਬੰਗਾਲ ਤੋਂ ਹੀ ਹਾਂ ਏਦਾਂ ਹੀ ਗੱਲ ਹੁੰਦੀ ਸੀ ਬੰਗਲਾ 'ਚ ਹੀ ਗੱਲਬਾਤ ਹੁੰਦੇ ਹੁੰਦੇ ਉਹਨੂੰ ਪੁੱਛਿਆ ਕਿ ਤੁਸੀਂ ਇੰਨੀ age 'ਚ ਵੀ ਆ, ਕਹਿੰਦਾ ਕਿ insurance ਦਾ ਹਜੇ ਵੀ

ਮਨੇ ਉਹ insurance 'ਚ ਉਹ ਉਹਨੇ ਸਾਰੇ courses ਕਰ ਲਏ ਆ ninety thirty seven ਤੋਂ ਲੈ ਕੇ ਹੁਣੇ ਤੱਕ ਜਿੰਨੇ courses ਆ insurance 'ਚ ਉਹਨੇ ਕਰ ਲਏ ਆ last ਇੱਕ course ਆ ਜਿਹੜਾ ਹੁਣੇ launch ਹੋਇਆ ਆ

ਉਹ ਵਾਲਾ ਉਹਨੇ ਖ਼ਤਮ ਕਰਨਾ ਆ ਫਿਰ ਅੱਗੇ ਦੇਖੇਗਾ ਤੇ ਸੋਚੋ ਉਹਨੇ ਉਹ sixty five ਸਾਲ ਦਾ aged ਬੰਦਾ ਅਗਰ ਕਰ ਸਕਦਾ ਆ ਤਾਂ ਬੱਚੇ ਕੀ ਨੀ ਕਰ ਸਕਦੇ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

ਬਹੁਤ ਹੀ ਜ਼ਰੂਰਤ ਹੈ ਉਹ

ਹਾਂਜੀ ਉਹੀ ਗੱਲ ਹੈ ਬਹੁਤ ਜ਼ਰੂਰਤ ਹੈ ਕਿ ਪੜ੍ਹਾਈ ਦੇ ਬਿਨਾਂ ਅੱਜ ਦੀ date 'ਚ ਤਾਂ ਕੁਛ ਨੀ ਆ, ਅੱਗੇ ਤਾਂ ਵੀ ਚਲੋ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

ਬਿਨਾਂ ਪੜ੍ਹਾਈ ਦੇ ਕਿਉਂਕਿ possible ਹੀ ਨਹੀਂ, ਅੱਜ ਕੱਲ੍ਹ ਤੁਹਾਨੂੰ ਨੌਕਰੀ simple ਜਿਹੀ ਨੌਕਰੀ ਵਾਸਤੇ ਤੁਹਾਨੂੰ ਮਨੇ minimum twelve pass ਮੰਗਦੇ ਆ ਸਹੀ ਗੱਲ ਹੈ ਅੱਗੇ ਤਾਂ ਮਨੇ ਸਾਡੇ time 'ਚ ਤਾਂ eight pass ten pass ਵੀ ਲੈਂਦੇ ਸੀ ਹੁਣ ਤੇ minimum twelve ਹੋ ਗਿਆ ten ਦੀ ਵੀ value ਨਹੀਂ ਰਹੀ

ਤੇ ਵੀ ਮਨੇ level expectation ਸਭ ਦੀ ਉਸ height ਨਾਲੋਂ ਉੱਤੋਂ ਗਈ ਆ ਨਾ ਉਹਨਾਂ ਨੇ ਬੋਲਿਆ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 ਅਹ ਸਹੀ ਗੱਲ ਕਰਨ ਵੀ ਡਿਆ

ਕੋਈ ਜੇ ਇੱਕਾ ਦੂਕਾ ਹੋਊਗਾ ਜਿਹੜਾ ਕਿ ਨਹੀਂ ਸਮਝਦਾ ਨਹੀਂ ਕਰਨ ਵਾਲੇ ਉਹ ਨਹੀਂ ਕਰਦੇ ਪਰ ਜਿਹੜੇ ਬੱਚੇ ਸਮਝ ਗਏ ਕਿ ਪੜ੍ਹਾਈ ਬਹੁਤ ਜ਼ਰੂਰੀ ਆ

ਫਿਰ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹਾਂ ਅਸੀਂ ਮਸਤੀ ਮਜਾਕ ਸਭ ਕੀਤਾ ਆ ਹੁਣ ਸਾਡਾ ਪੜ੍ਹਾਈ ਦਾ time ਆ ਹੁਣ ਸਾਨੂੰ number ਚੰਗੇ ਲੈ ਕੇ ਆਉਣੇ ਆ ਤਾਂ ਉਹਨਾਂ ਨੂੰ ਬੋਲਣਾ ਵੀ ਨੀ ਪੈਂਦਾ, ਉਹ ਆਪਣੇ ਹਿਸਾਬ ਨਾਲ ਬਹਿ ਜਾਂਦੇ ਆ ਪੜ੍ਹਣ, ਜਦੋਂ ਉਹਨਾਂ ਨੂੰ time ਲੱਗਦਾ ਕਿ ਹਾਂ ਹੁਣ ਮੈਨੂੰ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

ਉਹੀ ਗੱਲ ਹੈ ਉਹ ਤੇ ਪੂਰਾ ਪੂਰਾ ਉਹਨਾਂ ਦੇ ਉੱਤੇ ਹੀ depend ਹੁੰਦਾ ਆ ਹੁਣ,

ਮ~ ਮ~ ਮੇਰਾ ਵਿਆਹ ਸੀ ਤੇ ਮੇਰੀ ਭੈਣ ਦੇ exam ਸੀਗੇ ਤੇ ਉਹਨੇ ਆਪਣੇ ਮੇਰੇ ਵਿਆਹ ਦੇ time 'ਚ ਆਪਣੇ ਵਿਆਹ ਵੀ attend ਕੀਤਾ ਮਜ਼ੇ ਵੀ ਕੀਤੇ ਤੇ ਪੜ੍ਹਾਈ ਵੀ ਕੀਤੀ, ਤੇ exam ਵੀ ਦੇ ਕੇ ਆਪਣੇ

ਮੇਰੇ ਵਿਆਹ ਵਾਲੇ ਦਿਨ ਵੀ exam ਦੇਣ ਗਈ ਸੀ ਬੇਚਾਰੀ exam ਦੇ ਕੇ ਆ ਕੇ ਫਿਰ ਤਿਆਰ ਹੋ ਕੇ ਵਿਆਹ 'ਚ ਪਹੁੰਚੀ ਮਨੇ ਦੂਜੇ ਕੋਈ ਹੁੰਦੇ ਹਾਂ ਜਿੰਨਾਂ ਲਈ important ਨੀ ਜਿੰਨਾਂ ਦਾ ਮਾਂ ਪਿਓ ਹਾਂ ਠੀਕ ਹੈ ਠੀਕ ਹੈ ਵਿਆਹ ਆ ਵਿਆਹ ਹੈ ਚਲੋ ਕੋਈ ਗੱਲ ਨੀ ਇੱਕ paper ਆ ਅਗਲੇ ਕਰ ਲਊ ਉਹ ਕਰਦੇ ਠੀਕ ਹੈ ਚੱਲ ਬੇਟਾ ਕੋਈ ਗੱਲ ਨੀ ਲੇਕਿੰਨ ਨਹੀਂ ਉਹਦੇ ਮਾਂ ਪਿਓ ਵੀ ਉਹ ਜਿਹੇ ਸੀ, ਕਿ paper ਪਹਿਲੇ ਆ paper ਦਓ ਪਹਿਲੇ ਤੇ ਉਹ ਆਪਣਾ paper ਵੀ ਦਿੱਤਾ ਉਹਨੇ ਕੁੜੀ ਨੇ

ਹਾਂਜੀ ਲੇਕਿੰਨ ਪੜ੍ਹਾਈ ਵਾਸਤੇ ਇੱਕ ਵਿਆਹ ਵਾਸਤੇ ਇੱਕ ਸਾਲ ਆਪਣਾ ਤਾਂ ਨੀ ਬਰਬਾਦ ਕਰਨਾ ਸਹੀ ਗੱਲ ਹੈ ਉਹੀ ਤੇ ਕਰਕੇ ਇਹਨਾਂ ਨੇ ਕੱਢੇ ਆ, ਬਾਕੀ ਦੇਖਦੇ ਹਾਂ ਅਗਲੇ ਸਾਲ ਮੇਰੀ ਭੈਣ ਦਾ ਅਹ ਬਾਰਵੀਂ complete ਹੋਣੀ ਆ, ਫਿਰ ਉਹਦੇ ਬਾਅਦ ਉਹਦੇ ਪਿੱਛੇ ਲੱਗ ਜਾਣਾ ਹੈ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 ਤੇ ਤੁਹਾਨੂੰ ਹੁਣ ਹੋਰ ਕਿਸੇ ਨੂੰ ਪੜ੍ਹਾਉਣ ਦੀ ਤੁਹਾਡੇ ਤੇ ਜ਼ਿੰਮੇਦਾਰੀ ਨਹੀਂ ਹਜੇ ਬੱਚੇ ਬਸ ਬੱਚੇ ਪੜ੍ਹ ਗਏ ਤੁਹਾਡੇ ਸਾਰੇ ਮੇਰੇ ਤੇ ਦੋਵੇਂ ਬੱਚੇ ਪੜ੍ਹ ਗਏ ਇੱਕ ਬੱਚਾ ਤਾਂ ਮੇਰਾ handicap ਆ ਉਹ ਬੇਚਾਰੀ ਬੋਲ ਨਹੀਂ ਸਕਦੀ, ਇਸ ਲਈ ਨਹੀਂ ਪੜ੍ਹ ਸਕਦੀ। ਅੱਛਾ ਅੱਛਾ ਬਸ ਹੁਣ ਤੁਸੀਂ ਆਪਣੇ ਫਿਰ ਬੱਚਿਆਂ ਦੇ ਬੱਚਿਆਂ ਨੂੰ ਪੜ੍ਹਾਇਓ ਹੁਣ ਤਾਂ, ਹੁਣ ਤੁਹਾਡੀ ਉਹੀ duty ਚਾਲੂ ਹੋ ਜਾਣੀ।